ਤਬਲਾ ਤੇ ਇੱਕ ਛੋਟੇ ਗੁਰਦੁਆਰੇ ਚ ਲੰਮੇ ਪੈ ਕੇ ਵਜਾਉਂਦਾ ਵਾ ਇਹ।

ਯਾਰ ਇਹ ਵੀ ਬੜੀ ਤਗੜੀ ਗਾਉਣ ਵਾਲੀ ਗੱਲ ਆ ਨਾ ਵੈਸੇ ਗੋਲਡੀ ਭਾਅ height ਦੇ ਸਾ। Height ਦੇ ਸਾਬ ਨਾਲ ਸੋਨੂ ਭਾਅ ਦੱਸਣ ਦਿਆ ਵਾ।

ਇੱਕ ਬੰਨੇ ਲੱਤਾਂ ਪਹੁੰਚ ਜਾਂਦੀਆਂ ਹੋਣੀਆਂ ਇੱਕ ਬੰਨੇ ਹੱਥ। ਜਿੱਦਾਂ ਨਹੀਂ ਹੀ ਹੁੰਦਾ ਲੱਡੂ ਕਾ ਨਹੀਂ ਹੀ ਹੁੰਦਾ।

ਤੈਨੂੰ ਪਤਾ ਕਿ ਕਿੱਡਾ ਜਵਾਨ ਹੀ ਉਹ।

ਉਹ ਸੋਨੂ ਭਾ ਓਹਦਾ ਡੈਡੀ ਵੇਖਿਆ ਈ ਉਹ ਕੀ ਕਹਿੰਦੇ ਕਿਹੜੇ ਵਾਰਸ ਦਾ ਦੀਵਾਨ ਦਾ। ਨਾ ਨਾ ਵਾਰਸ ਉਹ ਜੀਹਦਾ church ਲਾਗੇ ਘਰ ਵਾ ਜਿੰਨਾ ਦਾ ਦਾ।

ਨਹੀਂ ਸੁਣਿਆ ਵਾ ਪਰ ਦੇਖਿਆ ਨਹੀਂ ਮੈਨੂੰ ਲਗਦਾ ਮੇਰੀ ਹੋਸ਼ ਤੋਂ ਪਹਿਲੇ ਓਹਨੂੰ ਫਾਂਸੀ ਦਿੱਤਾ ਸੀ ਉਹ ਉਹ ਇਹਨਾਂ ਦਾ ਦਾ ਥਾਂ ਜਿਹੜਾ ਆ ਇਹਨਾਂ ਫੁਫੇ ਦਾ ਤੇ ਸੱਖੋ ਦਾ।

ਉਹ ਇਹਨਾਂ ਦਾ ਥਾ ਵਾ ਕੇ ਇਥੇ ਰਹਿੰਦੇ ਹੁੰਦੇ ਹੀ ਪਹਿਲਾਂ।

ਤੇ ਉਹ ਏਦਾਂ ਲਾਲਾ ਵੀ ਸਰੀਰ ਦਾ ਤਗੜਾ ਹੀ ਉਹ ਬੰਦਾ ਉਹ ਕਿ ਸੁੱਚਾ ਨਹੀਂ ਸੁੱਚਾ।

ਆਹੋ ਜੀਹਦਾ ਦੋਹਤਾ ਮੇਰੇ ਨਾਲ ਪੜਦਾ ਸੁੱਖ ਦਾ ਨਾਨਾ ਕੀ ਲਗਦਾ ਉਹ।

ਤੇ ਉਹ ਦੂਜੀ ਮੰਜਲ ਹੀ ਤੇ ਭਾਈਏ ਮਾਣਕ ਦੇ ਘਰ ਵੇਖਲਾ ਜਿਹੜਾ ਜਿੱਥੇ ਭਾਈਏ ਮਾਣਕ ਹੋਣੀ ਪਹਿਲਾਂ ਰਹਿੰਦੇ ਹੁੰਦੇ ਹੀ। ਆਹੋ ਪੁਰਾਣ ਘਰ ਜਿਹੜਾ ਮੁਸਲਮਾਨਾਂ ਵਾਲਾ ਹੁੰਦਾ ਹੀ। ਆਹੋ ਉਹ ਓਥੋਂ ਇਹਨੇ ਜਿੱਦਾਂ ਦਿਹਾੜੀ ਨਹੀਂ ਜਾਂਦੇ ਬੰਦੇ ਦੇ ਮਗਰ ਤੇ ਲਾਲਾ ਸਾਬ ਬੀ ਇਹਨੇ ਬੰਦੇ ਨੇ ਬਾਲਤਾ ਜਿਹੜਾ ਬਜਰੀ ਦਾ ਹੀ ਨਾ।

ਉਹ ਉਹ ਭਾਜੀ ਫੇਰ ਤੈਨੂੰ ਤੇ ਪਤਾ ਹੋਣਾ ਤੇਰੀ ਹੋਸ਼ ਚ ਹੈਨਾ ਸਭ ਕੁਝ ਹੋਇਆ। ਇੰਨੀ ਜਿੰਦ ਚ ਹੀ ਉਹ ਬੰਦਾ ਲਾਲਾ ਸਾਬ।

ਖੁਰਾਕਾਂ ਵੀ ਤਗੜੀਆਂ ਸੀ ਹੁਣ ਤੇਰੇ ਸਾਮਣੇ ਓਹਦੇ ਮੁੰਡੇ ਦੇ ਦੰਦ ਵੀ ਤੇ ਵੇਖ ਕਿੱਡੇ ਕਿੱਡੇ ਹੋਏ ਵਾ। ਉਹ ਫੇਰ ਪਤਾ ਨਹੀਂ ਦੰਦਾਂ ਚ ਵੱਜੀ।

ਮੈਂ ਕਿਹਾ ਤੁਹਾਨੂੰ ਪਤਾ ਹੋਣਾ ਤੁਹਾਡੀ ਤੇ ਹੋਸ਼ ਚ ਹੋਇਆ ਸਭ ਕੁਛ ਹੈਨਾ।

ਬਾਬੇ ਆਜ਼ਮ ਵੇਲੇ ਦਾ ਵਾ ਇਹ।

ਬੰਦਾ ਸਾਡੀਆਂ ਕੰਦਾ ਨਾਲ ਸਰ ਮਾਰ ਮਾਰ ਮਰਿਆ ਹੀ। ਅੱਛਾ ਅੱਛਾ ਤੁਹਾਨੂੰ ਪਤਾ ਫੇਰ ਹਨਾ ਸਾਨੂੰ ਤੇ ਨਹੀਂ ਇੰਨਾ ਪਤਾ ਬੀ ਹਾਂ ਕੌਣ ਹੀ ਉਹ ਨਹੀਂ ਮੈਂ। ਮੈਨੂੰ ਮੈਨੂੰ ਕੀਹਦਾ ਕੀਹਦਾ ਪਤਾ ਵਾ। ਅੱਛਾ ਨਹੀਂ ਮੈਂ ਓਦੋਂ

ਅੱਛਾ ਅੱਛਾ ਸੋਨੂ ਭਾਅ।

ਇਹਨੂੰ ਵੇਲਾ ਸਾਰਿਆਂ ਦਾ ਪਤਾ ਆ ਨੂੰ।

ਉਹ ਕੀ ਕਹਿੰਦੇ ਸਰਪੰਚ ਹੁੰਦਾ ਵਾ ਇਹ ਉਹ ਵਾ ਆਹੋ ਆਹੋ ਇਹ.

ਹੋਰ ਕੀ ਬਣਨ ਦਿਆ ਫੇਰ ਵਧੀਆ ਵਧੀਆ ਠੀਕ ਆ ਫੇਰ ਪਤਾ ਨਹੀਂ ਚਲ ਠੀਕ ਆ ਕਰਦਾ ਮੈਂ ਬਾਅਦ ਚ phone ਵੀਰ। ਚਲੋ ਠੀਕ ਆ ਚੰਗਾ।

ਹਾਂਜੀ।

ਹਾਲ ਬੜੇ ਵਧੀਆ ਤੂੰ ਆਪਣੇ ਸੁਣਾ ਤੇਰੇ ਕਿੱਦਾ? ਮੇਰੇ ਵੀ ਠੀਕ ਆ ਸ਼ਹਿਰ ਚ ਰਹਿ ਕੇ ਹਾਲ ਮਾੜੇ ਹੋ ਸਕਦੇ ਆ। ਨਾ ਜੀ ਨਾ ਸ਼ਹਿਰ ਚ ਸਭ ਤੋਂ ਚੰਗੇ ਹਾਲ। ਆਪਣੇ ਹਾਲ ਵਧੀਆ ਰੱਖਦੇ ਨੇ ਤੇ ਬੇਗਾਨਿਆਂ ਦੇ ਹਾਲ ਵਿਗਾੜ ਦਿੰਦੇ ਨੇ।

ਅਸੀਂ ਤਾਂ ਨੀ ਕਿਸੇ ਦੇ ਵਿਗਾੜ ਦੇ ਨੀ ਹਾਲ, ਹੈਂ। ਹੋਰ ਸੁਣਾ? ਹੈੱਲੋ। ਹੈੱਲੋ।

ਹਾਂ ਠੀਕ ਐ ਠੀਕ ਬਸ ਵਧੀਆ ਹੋਰ ਗੱਲਾਂ ਬਾਤਾ? ਬਸ ਸਭ ਵਧੀਆ ਵਧੀਆ ਤੁਹੀ ਸੁਣਾਓ? ਹਾਂ ਠੀਕ ਠੀਕ ਐ।

ਬਸ ਨਵੀ ਤਾਜੀ ਠੀਕ ਐ ਵਧੀਆ ਨਜਾਰੇ। ਬੜੇ ਨਜਾਰੇ ਲੈਂਦੇ ਤੂੰ ਹੈਂ। ਆਏ ਜਿੰਦਗੀ ਦੇ ਨਜਾਰੇ ਲੈਣ ਇੱਥੋਂ ਕੀ ਲੈਣਾਦੁਨੀਆ ਤੋਂ ਹੱਸ ਕੇ ਜਾਣਾ ਕਿ ਨਹੀਂ? ਇਹ ਵੀ ਗੱਲ ਠੀਕ ਆ। ਹੋਰ ਸੁਣਾ? ਬਸ ਠੀਕ ਐ ਤੁਸੀਂ ਸੁਣਾਓ

ਹਾਂ। ਹੋਰ?

ਮੈਂ ਕਿਹਾ ਤੁਸੀਂ ਸੁਣਾਓ ਆਪਣੇ ਬਾਦਸ਼ਾਹ ਦੀ।

ਬੈਠੀ ਬੈਠੀ ਕੁਝ ਬਨਾਲਾ ਕ ਪਕੌੜੇ ਪਕੁੜੇ।

ਪਕੋੜੇ ਵੰਡੇ ਜਾਵੇ ਹੋਰ ਪਕੋੜੇ ਵੰਡੇ ਜਾਣਾ ਵਾ . ਅੱਛਾ। ਮੈਂ ਆਪਣੀ ਮੰਮੀ ਨੂੰ ਕਹਿਨਡੀ ਸੀ ਮੈਂ ਕਿਹਾ ਮੰਮੀ ਆਪਣੀ ਨੂੰ ਕਹਿਣ ਡੀ ਹਾਂ ਮੈਂ ਕਿਹਾ ਮੈਨੂੰ ਬਰੈਡ ਰੋਲ ਬਣਾ ਕੇ ਦੇਈ। ਬਰੈਡ ਪਕੋੜੇ। ਬਰੈਡ ਰੋਲ ਅੱਛਾ। ਅੱਛਾ ਅੱਛਾ। ਬੈਡ ਵਿੱਚ ਭਰ ਕੇ ਨਾ ਦੂਸਰਾ ਆਲੂ ਭਰ ਕੇ ਜਿੱਦਾ ਟਿੱਕੀਆਂ ਜਿਹੀਆਂ ਹੁੰਦੀਆਂ ਬੜੇ ਸਵਾਦ ਲਗਦੇ ਤੇਲ ਵਿਚ ਤੱਲ ਕੇ।

ਹੋਰ ਖਵਾਈ। ਅੱਛਾ ਅੱਛਾ ਚਸਕਾ ਲਾਣਾ ਮੰਮੀ ਨੂੰ ਜਾ ਕੇ। ਇੱਥੇ ਆ ਕੇ ਸਾਰਿਆਂ ਨੂੰ ਤੰਗੀ ਆ ਜਾਂਦੀ ਆ ਮੈਂ ਪਹਿਲਾ ਅੱਜ ਤਿਆਰ ਹੋਈ ਹਾਂ।

ਤੇ ਮੰਮੀ ਹੋਣੀ ਕਹਿਣ ਦੇ ਸੀ ਕਹਿੰਦੇ ਕਿ ਤੂੰ ਰਹਿਣਦੇ ਸੋਨੀਆ ਨਾ ਆਈ ਇੱਕ ਦੋ ਦਿਨ ਹੱਟ ਕੇ ਫਿਰ ਆਜੀ।

ਪਹਿਲਾ ਪਾਉਨਡੇ ਸੀ ਕਹਿੰਦੇ ਵੀਰਵਾਰ ਆ ਅਸੀਂ ਅੱਜ ਚਿਕਨ ਨੀ ਬਣਾਉਣਾ।

ਮੰਮੀ ਹੋਣੀ ਮੈਂ ਕਿਹਾ ਕੋਈ ਨੀ ਚਿਕਨ ਰਹਿੰਦੋ ਪਨੀਰ ਬਣਾ ਲਿਓ।

ਆਹੋ ਮੈਂ ਤਾਂ ਜਦੋਂ ਚਲਜਾਂ ਫਿਰ ਓਹਨਾ ਨੇ ਪੁੱਛਣਾ ਹੁੰਦਾ ਸਬਜੀ ਕਿਹੜੀ ਖਾਣੀ ਆ ਹੁਣ ਖਾਲੀ ਫਿਰ ਓਹਨਾ ਪੁੱਛਣ ਡੈ ਪੈਣਾ ਦੁਪਹਿਰੇ ਕੀ ਖਾਣਾ ਵਾ ਸ਼ਾਮੀ ਕੀ ਖਾਣਾ ਵਾ ਮੈਂ ਕਿਹਾ ਜੋ ਬਣਾਉਣਾ ਹੁੰਦਾ ਬਣਾ ਕੇ ਦੇ ਦੋ ਬੱਸ ਅਸੀਂ ਖਾਣ ਵਾਲੇ ਤਿਆਰ ਆ।

ਆਹੋ ਤੇ ਜਿੰਨੀ ਵਾਰੀ ਸ਼ਹਿਰ ਜਾਣਾ ਉਨੀ ਵਾਰ ਚੀਜਾ ਓਨੀ ਵਾਰੀ ਜੋ ਮੈਂ ਕਹਿ ਤਾ ਓਹੋ ਹੀ ਚੀਜ਼ ਲਿਆ ਕੇ ਦੇਣੀ ਹੁੰਦੀ।

ਹਮ ਮੈਂ ਤਾਂ ਕਹਿਣ ਡੀ ਪਾਪਾ ਕੀ ਮੰਮੀ ਨੂੰ ਆਹੋ ਮੰਮੀ ਨੂੰ ਪਾਪਾ ਕਹਿਣ ਡੇ ਸੀ ਕਿ ਇਹਨੂੰ ਕਹਿ ਦਇਏ ਇਕ ਦੋ ਦਿਨ ਹੱਟ ਕੇ ਤੇ ਫਿਰ ਆਜੇ।

ਮੈਂ ਕਿਹਾ ਨਾ ਮੇਰਾ ਬੜਾ ਦਿਨ ਹੋ ਗਿਆ ਜੀਅ ਨੀ ਲੱਗਣਡੀਆ ਘਰ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਆ। ਅੱਛਾ ਤੂੰ ਕਿਹਾ ਮੈਂ ਜਾਣਾ ਹੀ ਜਾਣਾ। ਆਹੋ ਤੇ ਕਪੜੇ ਲੈਣ ਗਏ ਹਾਂ ਬਜ਼ਾਰੋ।

ਆਹੋ ਕਪੜੇ ਲੈਣ ਗਏ ਤਾਂ ਦੁਕਾਨ ਚ ਮੈਨੂੰ ਪਸੰਦ ਨਾ ਆਇਆ ਕੋਈ ਵੀ।

ਉਹਦਾ ਘਰਵਾਲਾ ਵੀ ਆਇਆ ਬਾਹਰੋ।

ਅੱਛਾ ਤੇ ਉਹ ਕਹਿਣ ਡੀ ਕਹਿੰਦੀ ਰਸੋਈ ਚੋ ਨੀ ਨਿਕਲ ਹੁੰਦਾ ਸਾਰਾ ਦਿਨ ਤੇ ਕਹਿੰਦੀ ਫਿਰ ਸੂਟ ਬਣੇ ਹੀ ਨਹੀਂ ਆ। ਆਹੋ ਇਹ ਤਾਂ ਗੱਲ ਹੈ ਵਾ। ਤੇ ਮੈਂ ਉਹਨੂੰ ਕਿਹਾ ਮੈਂ ਓਹਨੂੰ ਕਹਿਣ ਡੀ ਆ ਮੈਂ ਕਿਹਾ ਅੜੀਏ ਮੇਰਾ ਸੂਟ ਬਣਾ ਦੇਣਾ ਸੀ ਮੈਂ ਸ਼ਨੀਵਾਰ ਦਾ ਕਿਹਾ ਓਹਨੂੰ ਮੈਂ ਕਿਹਾ ਸੂਟ ਦੇਦੀ ਸ਼ਨੀਵਾਰ ਜਾਣਾ ਮੈਂ। ਤੁਸੀਂ ਇਹਦੇ ਕੋ ਹੀ ਸਵਾਂਦੇ ਆਣਾ ਪੰਮੀ ਕੋ ਹੀ। ਹਾਂ ਮੈਂ ਪੰਮੀ ਕੋ ਸਵਾਣੀ ਤੁਸੀਂ ਕੀਹਦੇ ਕੋ ਸਵੋਂਦੇ ਜੇ? ਮੈਂ ਉਹ ਗੁਖੇ ਦੀ ਨੋਹ ਕੋ। ਅੱਛਾ ਅੱਛਾ ਠੀਕ ਐ ਕੀ ਸਵਾਈ ਲੈਂਦ ਤਾਈ ਉਹ ਸੂਟ ਦੀ?

ਸਿਮਪਲ ਦੀ? ਸਿਮਪਲ ਦੀ ਡੇਢ ਸੋ ਤੇ ਪਾਈਪਿੰਗ ਲਾ ਕੇ ਦੋ ਸੋ।

ਉਹ ਦੂਸਰੇ ਦੀ ਲਾਈਨਿੰਗ . ਲਾਈਨਿੰਗ ਵਾਲੇ ਦੀ ਲੈਂਦੀ ਉਹ ਤਿੰਨ ਸੋ। ਅੱਛਾ ਅੱਛਾ ਠੀਕ ਆ ਸਵਾਈ ਤੇ ਫਿਰ ਠੀਕ ਆ ਕੇ ਇਹ ਤੇ ਆਹ ਚਾਰ ਸੋ ਰੁਪਇਆ ਮੰਗਦੀ ਸੀ ਮੇਰੇ ਕੋ।

ਹਮ ਤਿੰਨ ਸੋ ਦਾ ਸੂਟ ਲੈ ਗਈ ਸੀ ਚੁੱਕ ਕੇ ਫਿਰ ਕੋਟਨ ਦਾ ਸੂਟ ਸਿਵਾਇਆ ਮੈਂ ਇੱਕ। ਮੈਂ ਏਨੇ ਏਨੇ ਵਧੀਆ ਸਿਲਕ ਦੇ ਸੂਟ ਲਏ ਨਾ ਵਿਆਹ ਸੀ ਮੇਰੀ ਨਨਾਣ ਦੇ ਮੁੰਡੇ ਦਾ ਤੇ ਮੈਂ ਵਿਆਹ ਚ ਸਿਲਕ ਦੇ ਸੂਟ ਲਿਆ ਸੀ ਇਹਨੇ ਸਾਰਾ ਹੀ ਬਰਬਾਦ ਕਰਤਾ ਸਾਰਾ ਕੱਠਾ ਹੀ ਕਰਤਾ ਸੂਟ।

ਸੀਤਾ ਹੀ ਨਹੀਂ ਸਹੀ ਉਦਾ ਮੇਰਾ ਸੂਟ ਨਵਾਂ ਹੀ ਪਿਆ ਵਾ ਵਿਆਹ ਚ ਜਿਹੜਾ ਪਾ ਲਿਆ ਇੱਕ ਵਾਰੀ ਪਾ ਲਿਆ ਬਸ ਉਦਾ ਪਿਆ।

ਦਿਲ ਨਹੀਂ ਕੀਤਾ ਪਾਉਣ ਨੂੰ ਜਿਹੜਾ ਮੈਨੂੰ ਚੰਗਾ ਨਾ ਲੱਗੇ ਭਾਵੇਂ ਸੂਟ ਜਿੰਨਾ ਮਰਜੀ ਵਧੀਆ ਹੋਏ ਨਾ ਮੈਂ ਨਹੀਂ ਪਾਉਂਦੀ ਹੁੰਦੀ। ਨਹੀਂ ਦਿਲ ਕਰਦਾ ਪਾਉਣ ਨੂੰ ਕੇ ਵਧੀਆ ਸੀਤਾ।

ਦਿਲ ਨੀ ਕਰਦਾ ਪਾਉਣ ਨੂੰ ਫਿਰ।

ਗੱਲਾਂ ਬਾਤਾ ਕਾਹਦੀਆਂ ਕੁੜੀਆਂ ਡਈਆਂ ਸੀ ਕਹਿਣ ਆਜਾ।

ਹਲੇ ਘਲਾਉਣ ਨਹੀਂ ਡੇਆ ਤਾਇਆ ਤੇਰਾ।

ਕਹਿ ਦੇ ਥੋੜੇ ਦਿਨ ਠਹਿਰ ਕੇ ਤੇ ਚਲਜੀ ਫਿਰ।

ਹੁਣ ਮੈਨੂੰ ਕਹਿਣ ਡੇਆ ਸੀ ਸਵੇਰੇ ਚੱਲਜੀ ਮੈਂ ਕਿਹਾ ਸਵੇਰੇ ਨਹੀਂ ਮੈਂ ਜਾਣਾ।

ਕਹਿਣ ਡੇਆ ਫਿਰ ਸ਼ਨੀਵਾਰ ਚੱਲਜੀ ਸ਼ਨੀਵਾਰ ਵੀ ਨਹੀਂ ਮੈਂ ਜਾਣਾ ਮੈਂ ਕਿਹਾ ਐਤਵਾਰ ਮੈਂ ਚਰਚ ਜਾਣਾ ਹੁੰਦਾ ਫਿਰ।

ਨਾ ਮੈਂ ਕਦੇ ਓਥੇ ਚਰਚ ਉਹ ਕਦੀ ਚਰਚ ਨਹੀਂ ਨਾ ਗਏ।

ਉੱਥੇ ਗੁਰਦਾਸਪੁਰ।